ਬਹੁਤ ਸਾਰੇ ਝਾੜੀਆਂ ਨਜ਼ਰ ਆ ਰਹੀਆਂ ਹਨ ਬ੍ਰਿਜ ਹੈ ਅਤੇ ਉਹ ਬਹੁਤ ਛੋਟਾ ਜਿਹਾ ਦਿਖਾਈ ਦੇ ਰਿਹਾ ਹੈ।

ਸਾਹਮਣੇ ਤਸਵੀਰ ਵਿੱਚ ਕੁਛ ਰਾਸਤਾ ਦਿਖਾਈ ਦੇ ਰਿਹਾ ਹੈ।

ਉੱਪਰ ਫੱਟਾ ਲੱਗਿਆ ਹੋਇਆ ਹੈ ਇੱਕ ਆਦਮੀ ਉੱਪਰ ਜਾ ਰਿਹਾ ਹੈ ਕੁਝ ਟਰੱਕ ਲੱਗੇ ਹੋਏ ਹਨ।

ਸਾਹਮਣੇ ਇੱਕ ਕਾਊਂਟਰ ਨਜ਼ਰ ਆ ਰਿਹਾ ਹੈ ਟੇਬਲ ਦਿਖਾਈ ਦੇ ਰਿਹਾ ਹੈ।

ਅਤੇ ਉਸ ਵਿੱਚ ਸੋਫੇ ਲੱਗੇ ਹੋਏ ਹਨ ਐਲ_ਸੀ_ਡੀ ਲੱਗੀ ਹੋਈ ਹੈ ਵਿੰਡੋ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਵਿੱਚ ਇੱਕ ਗੱਡੀ ਖੜੀ ਹੈ ਉਸਦਾ ਇੰਜਨ ਰਿਪੇਅਰ ਹੋ ਰਿਹਾ ਹੈ।

ਨਹੀਂ ਹੈ ਇੱਕ ਲੜਕਾ ਹੈ ਜੋ ਗੱਡੀ ਠੀਕ ਕਰ ਰਿਹਾ ਹੈ ਉਸਨੇ ਹੈਲਮੇਟ ਪਹਿਨਿਆ ਹੋਇਆ ਹੈ।

ਸਾਹਮਣੇ ਇੱਕ ਪਾਣੀ ਦੀ ਨਦੀ ਹੈ ਜਿਸ ਵਿੱਚ ਬਹੁਤ ਸਾਰਾ ਪਾਣੀ ਦਿਖਾਈ ਦੇ ਰਿਹਾ ਹੈ ਸਾਹਮਣੇ ਇੱਕ ਬ੍ਰਿਜ ਹੈ।

ਅਤੇ ਨੀਚੇ ਇੱਕ ਮੈਟ ਬਿਛਿਆ ਹੋਇਆ ਹੈ ਸਾਹਮਣੇ ਕੁਝ ਬੱਚੇ ਜੋਗਾ ਕਰ ਰਹੇ ਹਨ ਕੁਝ ਲੜਕੇ ਜੋਗਾ ਕਰ ਰਹੇ ਹਨ ਨੀਚੇ ਬਹੁਤ ਸਾਰੇ ਮੈਟਸ ਬਿਛੇ ਹੋਏ ਹਨ ਬਹੁਤ ਸਾਰੇ ਕੱਪੜੇ ਪਏ ਹੋਏ ਹਨ।

ਅਤੇ ਇੱਕ ਅ ਦਰੱਖਤ ਦਿਖਾਈ ਦੇ ਰਿਹਾ ਹੈ ਐਂਡ ਗਾਰਡਨ ਵੀ ਨਜ਼ਰ ਆ ਰਿਹਾ ਸਾਹਮਣੇ ਇੱਕ ਸ਼ੇਡ ਨਜ਼ਰ ਆ ਰਿਹਾ ਹੈ।

ਸਾਹਮਨੇ ਦੁਕਾਨ ਵਿੱਚ ਵੀ ਕੁਛ ਬੋਟੇਲਸ ਪਈਆਂ ਹੋਈਆਂ ਹਨ ਕੁਛ ਕੇਨੀਆਂ ਪਈਆਂ ਹੋਈਆਂ ਹਨ ਫਿਰੋਜ਼ੀ ਕਲਰ ਵ੍ਹਾਈਟ ਅਤੇ ਪਿੰਕ ਕਲਰ ।

ਸਾਹਮਣੇ ਇੱਕ ਖੁੱਲੀ ਜਗ੍ਹਾ ਹੈ ਨੀਚੇ ਟਾਇਲਸ ਲੱਗਿਆ ਹੋਈਆਂ ਹਨ ਅਤੇ ਕੁਝ ਗੱਡੀਆਂ ਖੜੀਆਂ ਹੋਈਆਂ ਹਨ ਜਿੰਨਾਂ ਦੇ ਉੱਪਰ ਰਿਬਨ ਲੱਗੇ ਹੋਏ ਹਨ।

ਇਹਦੇ ਵਿੱਚ ਖੇਤ ਦੇ ਪਾਣੀ ਲੱਗਿਆ ਹੋਯਾ ਹੈ ਅਤੇ ਸਾਹਮਣੇ ਇੱਕ ਵ੍ਹਾਈਟ ਛੋਟੀ ਨਜ਼ਰ ਆ ਰਹੀ ਹੈ।

ਅਤੇ ਬਲੈਕ ਕਲਰ ਵਿੱਚ ਲਿਖਿਆ ਹੋਇਆ ਹੈ ਅਤੇ ਸਾਹਮਣੇ ਦੀਵਾਰ ਉਪਰ ਵੀ ਦਰਵਾਜਿਆਂ ਉਪਰ ਵੀ ਕੁਛ ਪੋਸਟਰ ਲੱਗੇ ਹੋਏ ਹਨ ਸੀੜੀਆਂ ਲੱਗੀਆਂ ਹੋਈਆਂ ਹਨ।

ਆ ਬਣੀ ਹੋਈ ਹੈ ਉਪਰ ਫੁੱਲ ਲਗਾਕਰ ਬਹੁਤ ਸੁੰਦਰ ਬਣਾਯਾ ਹੋਇਆ ਹੈ।